ਜਰੂਰ ਇਥੇ ਵਿਜਿਟ ਕਰੋ ਦੇਖ ਸਕਦੇ ਆ ਕਿ ਇੱਕ ਵਿਅਕਤੀ ਆ ਜਿਹੜਾ ਈ ਰਿਕਸ਼ਾ ਲਿਆਂਦਾ ਹੋਇਆ ਨਜ਼ਰ ਆ ਰਿਹਾ ਆ ਤੇ ਬਹੁਤ ਹੀ ਵਧੀਆ ਮਾਹੌਲ ਆ।

ਇਸ ਪਿੱਚਰ ਵਿੱਚ ਜਿਹੜਾ ਵੀਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਬਲੋਕ ਦਾ ਵਿਊ ਨਜ਼ਰ ਆ ਰਿਹਾ ਬਲੋਕ ਦਾ ਨਾਮ ਹੈਗਾ ਪੀਡੀ ਬਲੋਕ ।

ਜਿਵੇਂ ਕਿ ਤੁਸੀਂ ਆਪਣੀ ਐਕਟੀਵਾ ਲਈ ਲੈਣਾ ਜਾਂ ਬਾਈਕ ਲਈ ਲੈਣਾ ਆ ਜਾਂ ਗੱਡੀਆਂ ਲਈ ਲੈਣੇ ਆ।

ਦੇਖ ਸਕਦੇ ਹਾਂ ਬੋਹਤ ਹੀ ਸੋਹਣਾ ਲੱਗ ਰਿਹਾ ਹੈ ਤੇ ਇੱਥੇ ਟ੍ਰੇਨ ਵੀ ਖੜੀ ਹੋਈ ਨਜਰ ਆ ਰਹੀ ਆ।

ਇੱਥੇ ਬਹੁਤ ਸਾਰਾ ਸਮਾਨ ਹੈਗਾ ਏ ਆ ਇੱਥੋਂ ਤੁਹਾਨੂੰ ਬੁੱਕਸ ਵੀ ਮਿਲ ਸਕਦੀਆਂ ਆ।

ਤੁਹਾਨੂੰ ਜਿਵੇਂ ਦੀਆਂ ਬੁੱਕਸ ਚਾਹੀਦੀਆਂ ਤੁਸੀਂ ਵਿਜਿਟ ਕਰ ਸਕਦੇ ਹੋ ਦੇਖ ਸਕਦੇ ਹੋ ਇੱਕ ਕਸਟਮਰ ਖੜੇ ਹੋਏ ਨਜ਼ਰ ਆ ਰਹੇ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਹ ਤੁਸੀਂ ਦੇਖ ਸਕਦੇ ਹ ਇੱਕ ਬੈਕਰੀ ਦਾ ਵਿਊ ਹੈਗਾ ਆ ਦੇਖ ਸਕਦੇ ਆ ਬੈਕਰੀ ਦੇ ਅੰਦਰ ਬਹੁਤ ਸਾਰਾ ਸਮਾਨ ਹੈਗਾ ਆ।

ਜੀਵੇਂ ਕੁਰਕਰੇ ਟੰਗੇ ਹੋਏ ਆ ਲੈਏਸ ਹੈਗੇ ਆ ਰਸ ਹੈਗੇ ਆ ਬਿਸਕੁਟ ਹੈਗੇ ਆ।

ਏਸ ਪਿਕਚਰ ਵਿੱਚ ਜਿਹੜਾ ਵਿਊ ਹੈਗਾ ਇੱਕ ਸਬਜ਼ੀ ਦੁਕਾਨ ਦਾ ਵਿਊ ਹੈਗਾ ਤੁਸੀਂ ਦੇਖ ਸਕਦੇ ਹ ਬਹੁਤ ਸਾਰੀਆਂ ਸਬਜ਼ੀਆਂ ਆ ਪਿਆਜ਼ ਆ ਲੱਸਣ ਆ ਗਾਜਰਾਂ ਆ ਗੋਭੀ ਆ।

ਇਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਵਿਊ ਹੈਗਾ ਇੱਕ ਪਾਰਕਿੰਗ ਦਾ ਵਿਊ ਹੈਗਾ ਦੇਖ ਸਕਦੇ ਆ ਪਾਰਕਿੰਗ ਦੇ ਅੰਦਰ ਬਹੁਤ ਸਾਰੇ ਸਾਈਕਲ ਖੜੇ ਹੋਏ ਆ।

ਤੁਸੀਂ ਵੀ ਇੱਥੇ ਵਿਜਿਟ ਕਰ ਸਕਦੇ ਆ ਤੇ ਇਥੋਂ ਕੱਪੜੇ ਲੈ ਸਕਦੇ ਆ ਬਹੁਤ ਹੀ ਵਧੀਆ ਇਨਾ ਕੋਲ ਕਲਰ ਹੈਗੇ ਆ।

ਦੇਖ ਸਕਦੇ ਆ ਡੱਬਿਆਂ ਦੇ ਵਿੱਚ ਭੁਜੀਆ ਵੀ ਪਿਆ ਆ ਟੋਫੀਆਂ ਵਗੈਰਾ ਵੀ ਪਈਆਂ ਹੋਈਆਂ ਆ ਇਥੇ ਲੇਸ ਟੰਗੇ ਹੋਏ ਆ ਕੁਰਕਰੇ ਵੀ ਟੰਗੇ ਹੋਏ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਹੀ ਦੇਖ ਸਕਦੇ ਆਂ ਇੱਕ ਪਾਰਕ ਦਾ ਵਿਊ ਨਜ਼ਰ ਆ ਰਿਹਾ ਪਾਰਕ ਦਾ ਨਾਮ ਹੈਗਾ ਐਡਵਾਈਚਰ ਪਾਰਕ ।

ਏਸ ਪਿਕਚਰ ਵਿੱਚ ਜੇਹੜਾ ਵਿਊ ਨਜ਼ਰ ਆ ਰਿਹਾ ਯਾ ਤੁਸੀਂ ਦੇਖ ਸਕਦੇਆ ਇੱਕ ਹੋਟਲ ਦਾ ਵਿਊ ਨਜ਼ਰ ਆ ਰਿਹਾ ਹੋਟਲ ਦਾ ਨਾਮ ਹੈ ਖੂਬਸੂਰਤ ਹੋਟਲ ।

ਏੱਥੇ ਦਾ ਵਾਤਾਵਰਣ ਬੜਾ ਵਧੀਆ ਹੈ ਹਰਿਆਲੀ ਵਾਲਾ ਵਾਤਾਵਰਣ ਹੈ ਪੇੜ ਪੌਧੇ ਲੱਗੇ ਹੋਏ ਆ।